ਮਨੋਰੰਜਨ ਹੁੰਦਾ ਹੈ, ਅਤੇ ਦੂਜੇ ਪਾਸੇ ਜੇ ਛੋਟੀਆਂ ਖੇਡਾਂ ਦੀ ਗੱਲ ਕਰ ਲਈਏ ਤਾਂ ਛੋਟੀਆਂ ਖੇਡਾਂ ਵਿੱਚ ਘੱਟ ਹੀ ਲੋਕਾਂ ਦਾ ਮਨੋਰੰਜਨ ਹੁੰਦਾ ਹੈ ਅਤੇ ਉਹ ਘੱਟ ਹੀ ਉਤਸ਼ਾਹਿਤ ਹਨ,

ਜੇ ਆਪਾਂ ਨੱਚਣ ਦੀ ਗੱਲ ਕਰੀਏ ਤਾਂ ਆਪਾਂ ਅਕਸਰ ਹੀ ਵਿਆਹ ਸ਼ਾਦੀ ਵਿੱਚ ਦੇਖਦੇ ਹਾਂ ਕਿ ਲੋਕ DJ ਉੱਪਰ ਗਾਣੇ ਵਜਾ ਕਰ ਨੱਚਦੇ ਹਨ, ਅਤੇ ਖ਼ੁਸ਼ੀ ਮਨਾਉਂਦੇ ਹਨ, ਜਿਸ ਨੂੰ ਵੀ ਆਪਾਂ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਮੰਨ ਲੈਂਦੇ ਹਾਂ ਪਰ ਮੈਂ ਉੱਥੇ ਤੁਹਾਨੂੰ ਇੱਕ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਵਿਆਹ ਸ਼ਾਦੀ ਵਿੱਚ ਆਪਾਂ ਅਕਸਰ ਹੀ ਕਈ ਵਾਰ ਦੇਖੀਦਾ ਕਿ ਕੁਛ ਲੋਕ ਅਜਿਹੇ ਹੁੰਦੇ ਹਨ, ਜੋ ਸ਼ਰਾਬ ਪੀਂਦੇ ਹਨ ਜਾਂ ਕਿਸੇ ਹੋਰ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਹਨ, ਜਿਸ ਨਾਲ ਕਿ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਹੈ ਪਰ ਕੁੱਝ ਹੋਰ ਲੋਕਾਂ ਨੂੰ ਉਹ ਬਿਲਕੁਲ ਵੀ ਚੰਗੇ ਨਹੀਂ ਲੱਗਦੇ, ਅਤੇ ਉਹਨਾਂ ਦੀਆਂ ਹਰਕਤਾਂ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੀਆਂ, ਜਿਸ ਕਰਕੇ ਉਹ ਮਨੋਰੰਜਨ ਵਿੱਚ ਕਿਤੇ ਨਾ ਕਿਤੇ ਰੁਕਾਵਟ ਪਾਉਂਦੇ ਹਨ ਕਿਉਂਕਿ ਵਿਆਹ ਸ਼ਾਦੀ ਵਿੱਚ ਲੋਕ ਜੋ ਸਾਰੇ ਖ਼ੁਸ਼ੀ ਮਨਾ ਰਹੇ ਹੁੰਦੇ ਹਨ, ਅਤੇ ਸੰਗੀਤ ਉੱਪਰ ਨੱਚ ਰਹੇ ਹੁੰਦੇ ਹਨ, ਅਤੇ ਕੁੱਝ ਅਜਿਹੇ ਲੋਕਾਂ ਦੀਆਂ ਗ਼ਲਤ ਹਰਕਤਾਵਾਂ ਕਰਕੇ ਲੜ੍ਹਾਈ ਝਗੜੇ ਵੀ ਹੋ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਰੁਸ਼ ਰੁਸਾਵ ਵੀ ਹੋ ਜਾਂਦਾ ਹੈ, ਕੀ ਤੁਸੀਂ ਇਸ ਬਾਰੇ ਕੁੱਝ ਕਹਿਣਾ ਚਾਹੋਗੇ ਕਿ ਲੋਕ ਜੋ ਵਿਆਹ ਸ਼ਾਦੀ ਵਿੱਚ ਸ਼ਰਾਬ ਪੀ ਕੇ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਗ਼ਲਤ ਹਰਕਤਾਂ ਕਰਦੇ ਹਨ, ਜਿਸ ਨਾਲ ਲੜਾਈ ਝਗੜੇ ਹੁੰਦੇ ਹਨ, ਕੀ ਕਿਤੇ ਨਾ ਕਿਤੇ ਉਹ ਮਨੋਰੰਜਨ ਵਿੱਚ ਰੁਕਾਵਟ ਦਾ ਸਾਧਨ ਹੈ?

ਕਿਉਂਕਿ ਮਨੋਰੰਜਨ ਤਾਂ ਇੱਕ ਤਰ੍ਹਾਂ ਦਾ ਹਸਾਉਣ ਵਾਲਾ ਇੱਕ ਸਾਧਨ ਹੈ, ਪਰ ਜੇਕਰ ਇਹ ਸਾਨੂੰ ਕਿਤੇ ਦੁੱਖ ਦੇ ਰਿਹਾ ਹੈ ਤਾਂ ਸਾਨੂੰ ਨਹੀਂ ਕਰਨਾ ਚਾਹੀਦਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੁਰਾਣੇ ਸਮੇਂ ਵਿੱਚ ਜੋ ਰਾਜਾ ਮਹਾਰਾਜਾ ਹੁੰਦੇ ਸਨ, ਉਹਨਾਂ ਦਾ ਮਨੋਰੰਜਨ ਦਾ ਸਾਧਨ ਬੜਾ ਵਧੀਆ ਸੀ, ਪਰ ਹੁਣ ਇਹ ਬਦਲ ਗਿਆ ਹੈ, ਹੁਣ ਇਹ ਹੈ ਕਿ ਲੋਕਾਂ ਕੋਲ ਸਮਾਂ ਵੀ ਘੱਟ ਹੈ ਅਤੇ ਲੋਕ ਮਨੋਰੰਜਨ ਵੀ ਘੱਟ ਕਰਦੇ ਹਨ, ਪੁਰਾਣੇ ਸਮੇਂ ਵਿੱਚ ਜੋ ਰਾਜਿਆਂ ਮਹਾਰਾਜਿਆਂ ਦੀ ਗੱਲ ਕਰਦੇ ਹਾਂ, ਤਾਂ ਉਸ ਵਿੱਚ ਸਭ ਤੋਂ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 ਇਸ ਤਰ੍ਹਾਂ ਦੇ ਲੋਕ ਰੱਖੇ ਸਨ ਜੋ ਕਿ ਉਸਨੂੰ ਵੱਖੋ ਵੱਖ ਤਰੀਕੇ ਦੇ ਮਨੋਰੰਜਨ ਕਰਵਾਉਂਦੇ ਸਨ, ਉਸ ਸਮੇਂ ਔਰਤਾਂ ਦਾ ਨਾਚ ਕਰਵਾਇਆ ਜਾਂਦਾ ਸੀ, ਉਸ ਨਾਚ ਵਿੱਚ ਇਹ ਹੁੰਦਾ ਸੀ ਕਿ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 ਅਤੇ ਖ਼ੁਸ਼ੀ ਮਨਾ ਰਹੇ ਹੁੰਦੇ ਹਨ ਜੇ ਆਪਾਂ ਨਾਚ ਦੀ ਗੱਲ ਕਰੀਏ ਤਾਂ ਨਾਚ ਨੱਚਣਾ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਹਰ ਇੱਕ ਇਨਸਾਨ ਨੂੰ ਨੱਚਣ ਦਾ ਪੂਰਾ ਅਧਿਕਾਰ ਹੈ ਪਰ ਆਪਾਂ ਇਹ ਵੀ ਦੇਖਦੇ ਹਾਂ ਕਿ ਕੁਛ ਔਰਤਾਂ ਪੈਸੇ ਦੀ ਖ਼ਾਤਿਰ ਨਾਚ ਦਿਖਾਉਂਦੀਆਂ ਹਨ, ਕਿਉਂਕਿ ਇਹ ਉਹਨਾਂ ਦੀ ਮਜ਼ਬੂਰੀ ਬਣ ਚੁੱਕੀ ਹੁੰਦੀ ਹੈ, ਅਤੇ ਕੁਛ ਲੋਕ ਅਜਿਹੇ ਹੁੰਦੇ ਹਨ ਜੋ ਅਜਿਹਾ ਨਾਚ ਦੇਖਣਾ ਪਸੰਦ ਕਰਦੇ ਹਨ ਤੁਸੀਂ ਇੱਕ ਗੱਲ ਕਰ ਰਹੇ ਸੀ ਜਿਵੇਂ ਰਾਜੇ ਮਹਾਰਾਜੇ ਆਪਣੇ ਦਰਬਾਰ ਵਿੱਚ ਮਨੋਰੰਜਨ ਦੇ ਲਈ ਕੁਛ ਬੰਦੇ ਰੱਖਦੇ ਸਨ ਜੇ ਆਪਾਂ ਗੱਲ ਕਰੀਏ

ਉਹ ਇੱਕ ਬਹੁਤ ਹੀ ਉੱਚ ਕੋਟੀ ਦਾ ਸੰਗੀਤਕਾਰ ਸੀ ਜਿਸਨੂੰ ਕਿ ਅਕਬਰ ਅਕਸਰ ਹੀ ਆਪਣੇ ਸੰਗੀਤ ਸੁਣਨ ਦੇ ਲਈ ਬੁਲਾਉਂਦਾ ਸੀ ਅਤੇ ਉਸਦਾ ਸੰਗੀਤ ਸੁਣਕੇ ਬਹੁਤ ਜ਼ਿਆਦਾ ਖ਼ੁਸ਼ ਹੁੰਦਾ ਸੀ ਇਹ ਸੁਣਨ ਨੂੰ ਆਉਂਦਾ ਹੈ ਕਿ ਜੋ ਤਾਨਸੇਨ ਸੀ, ਉਹ ਜਦੋਂ ਸੰਗੀਤ ਛੇੜਦਾ ਸੀ ਤਾਂ ਉਦੋਂ ਆਪਣੇ ਆਪ ਦੀਵੇ

ਉਹ ਬਹੁਤ ਹੀ ਉੱਚ ਕੋਟੀ ਦਾ ਸੰਗੀਤਕਾਰ ਸੀ? ਰਹੇ ਹੋ ਸੰਗੀਤਕਾਰ ਤਾਨਸੇਨ ਦੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੁਗਲ ਦਰਬਾਰ ਅਕਬਰ ਦੇ ਰਾਜ ਵਿੱਚ ਜੋ ਤਾਨਸੇਨ ਸੀ ਉਸਦੇ ਨਾਲ ਇੱਕ ਹੋਰ ਉੱਘਾ ਤਬਲੇਕਾਰ ਵੀ ਸੀ ਉਹ ਸੀ ਮੀਆਂ ਤਾਨਸੇਨ ਮੀਆਂ ਤਾਨਸੇਨ ਉਸ ਸਮੇਂ ਦਾ ਤਬਲੇ ਵਜਾਉਣ ਵਾਲਾ ਸਭ ਤੋਂ ਉੱਘਾ ਮਸ਼ਹੂਰ ਆਦਮੀ ਸੀ ਉਸਦੇ ਸਾਜ ਨਾਲ ਇਹ ਹੁੰਦਾ ਸੀ ਕਿ ਪੂਰਾ ਦਰਬਾਰ ਝੂਮ ਉੱਠ

ਦੇਖਦੇ ਹੀ ਹੋ ਕਿ ਜੋ ਵਰਤਮਾਨ ਸਮੇਂ ਵਿੱਚ ਮੰਤਰੀ ਹਨ, ਉਹਨਾਂ ਦਾ ਮਨੋਰੰਜਨ ਦਾ ਸਾਧਨ ਹੁਣ ਉਹ ਨਹੀਂ ਰਿਹਾ ਹੁਣ ਤਾਂ ਉਹ ਸਿਰਫ਼ ਸੈਰ ਸਪਾਟੇ ਕਰਨ ਨੂੰ ਹੀ ਮਨੋਰੰਜਨ ਮੰਨਦੇ ਹਨ, ਕੀ ਤੁਸੀਂ ਦੱਸੋਗੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨੋਰੰਜਨ ਕਰਨ ਦੇ ਲਈ ਸੈਰ ਸਪਾਟਾ ਵੀ ਕਰਦੇ ਹਨ? ਜੇ ਆਪਾਂ ਭਾਰਤ ਦੇਸ ਦੇ ਪ੍ਰਧਾਨ ਮੰਤਰੀ ਜੀ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਅਕਸਰ ਖ਼ਬਰਾਂ ਉੱਪਰ ਜਾਂ TV channel ਉੱਪਰ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਅਕਸਰ

ਥੋੜ੍ਹਾ ਸਮੇਂ ਜ਼ਰੂਰ ਕੱਢਣਾ ਚਾਹੀਦਾ ਹੈ, ਕਿਉਂਕਿ ਸੈਰ ਕਰਨ ਦੇ ਨਾਲ ਨਾਲ ਲੋਕਾਂ ਦੀ ਜੋ ਮਾਨਸਿਕ ਥਕਾਵਟ ਹੁੰਦੀ ਹੈ ਉਹ ਦੂਰ ਹੁੰਦੀ ਹੈ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 ਅਤੇ ਉਹ ਆਪਣਾ ਮਨੋਰੰਜਨ ਦਾ ਸਾਧਨ ਲੱਭ ਹੀ ਲੈਂਦੇ ਹਨ ਜੇ ਗੱਲ ਆਈ ਸੈਰ ਦੀ ਤਾਂ ਸੈਰ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਥੋੜ੍ਹਾ time ਕੱਢ ਕੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ, ਜਿਸ ਦਾ ਕਿ ਉਹਨਾਂ ਦੀ ਸਿਹਤ ਉੱਪਰ ਬਹੁਤ ਹੀ ਚੰਗਾ ਪ੍ਰਭਾਵ ਪੈਂਦਾ ਹੈ ਕੁਛ ਲੋਕ ਆਪਣੇ ਕਾਰੋਬਾਰ ਨੂੰ ਲੈ ਕੇ ਇੰਨੇ ਕੁ ਜ਼ਿਆਦਾ ਪਰੇਸਾਨ ਰਹਿੰਦੇ ਹਨ ਅਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮਾਨਸਿਕ ਥਕਾਵਟ ਹੋ ਜਾਂਦੀ ਹੈ ਇਸ ਕਰਕੇ ਇਨਸਾਨ ਨੂੰ ਸੈਰ ਦੇ ਲਈ ਸਮੇਂ ਜ਼ਰੂਰ ਨਿਕਾਲਣਾ ਚਾਹੀਦਾ ਹੈ, ਕੀ ਤੁਸੀਂ ਮਨੋਰੰਜਨ ਦੇ ਉੱਪਰ ਕੁਛ ਹੋਰ ਵਿਚਾਰ ਦੇਣਾ ਚਾਹੁੰਦੇ ਹੋ ਤਾਂ,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

ਅਤੇ ਕਰਨਾ ਵੀ ਚਾਹੀਦਾ ਹੈ ਤੁਸੀਂ ਅਕਸਰ ਛੋਟੇ ਛੋਟੇ ਮਨੋਰੰਜਨ ਦੇਖੇ ਹੀ ਹੋਣਗੇ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕੋਈ ਬੱਚੇ ਗ਼ਲਤੀ ਕਰਦੇ ਹਨ ਅਤੇ ਦੂਜੇ ਬੱਚੇ ਉਸ ਗ਼ਲਤੀ ਨੂੰ ਦੇਖ ਕੇ ਖ਼ੁਸ਼ ਹੁੰਦੇ ਆ ਹਨ, ਅਸੀਂ ਇਸਨੂੰ ਇਹ ਅਨੁਮਾਨ ਵੀ ਲਗਾ ਸਕਦੇ ਹਾਂ ਕਿ ਗ਼ਲਤੀ ਕਰਨ ਨਾਲ ਵੀ ਕੁਛ ਬੱਚੇ ਮਨੋਰੰਜਨ ਦਾ ਸਾਧਨ ਇਸਨੂੰ ਅਪਣਾ ਲੈਂਦੇ ਹਨ ਇਹ ਪਰ ਕੁਛ ਹੱਦ ਤੱਕ ਸਹੀ ਨਹੀਂ ਹੁੰਦਾ, ਅਖ਼ੀਰ ਵਿੱਚ ਮੈਂ ਤੁਹਾਡੇ ਕੋਲ ਇਹ ਹੀ ਜਾਣਨਾ ਚਾਹੁੰਦਾ ਹਾਂ ਕਿ ਮਨੋਰੰਜਨ ਹਰ ਵਿਅਕਤੀ ਨੂੰ ਜ਼ਰੂਰੀ ਹੈ,

ਕਿਉਂਕਿ ਜੋ ਇਨਸਾਨ ਆਪਣੇ ਜੀਵਨ ਵਿੱਚ ਖ਼ੁਸ਼ ਨਹੀਂ ਰਹਿੰਦਾ, ਉਸਨੂੰ ਕਈ ਪ੍ਰਕਾਰ ਦੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਲੱਗ ਹੀ ਜਾਂਦੀਆਂ ਹਨ, ਇਸ ਕਰਕੇ ਹਰ ਇਨਸਾਨ ਨੂੰ ਕਿਤੇ ਨਾ ਕਿਤੇ ਮਨੋਰੰਜਨ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ, ਪਰ ਇਹ ਮਨੋਰੰਜਨ ਉਹਨਾਂ ਦੇ ਹੱਕ ਵਿੱਚ ਹੋਣਾ ਚਾਹੀਦਾ ਹੈ, ਨਾ ਕਿ ਦੂਜਿਆਂ ਲੋਕਾਂ ਨੂੰ ਤਕਲੀਫ਼ ਦੇ ਕੇ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 ਇਹ ਕਿਤੇ ਨਾ ਕਿਤੇ ਗ਼ਲਤੀ ਹੈ ਕਿਉਂਕਿ ਕਿਸੇ ਇਨਸਾਨ ਨੂੰ ਦੁਖੀ ਹਾਲਤ ਵਿੱਚ ਦੇਖ ਕੇ ਸਾਨੂੰ ਮਨੋਰੰਜਨ ਨਹੀਂ ਕਰਨਾ ਚਾਹੀਦਾ, ਅਤੇ ਨਾ ਹੀ ਖ਼ੁਸ਼ ਹੋਣਾ ਚਾਹੀਦਾ ਹੈ, ਇਸ ਕਰਕੇ ਮਨੋਰੰਜਨ ਕਰਨ ਦੇ ਹੋਰ ਵੀ ਬਹੁਤ ਸਾਧਨ ਹਨ, ਅਤੇ ਮਨੋਰੰਜਨ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਸਾਡੀ ਸਿਹਤ ਉੱਪਰ ਚੰਗਾ ਪ੍ਰਭਾਵ ਪਵੇ, ਅਤੇ ਸਾਡੀ ਸਿਹਤ ਵੀ ਚੰਗੀ ਬਣੀ ਰਹੇ।

Hello sir ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ?

ਜੀ ਕੀ ਤੁਸੀਂ phone ਜਿਹੜਾ switch off ਕਰਕੇ ਜਾਂ on ਕਰਕੇ ਦੇਖ ਲਿਆ sir ਇੱਕ ਵਾਰੀ like speed ਦੇ ਵਿੱਚ ਹੀ Okay sir ਅਹ ਇੱਕ ਹੋਰ ਜਾਓਗੇ sir Okay sir ਮੈਂ ਸਮਝਦੀ ਹਾਂ ਲੇਕਿੰਨ request ਕਰਨ ਦੀ ਜਿਹੜੀ mobile ਦੀ setting ਵਿੱਚ ਜਾ ਸਕਦੇ ਹੋ please ਜੀ ਤੇ setting ਵਿੱਚ ਜਾ ਕੇ ਤੁਸੀਂ ਆਪਣੀ mobile ਦੀ setting ਵਿੱਚ ਜਾ ਕੇ sim network ਹੈ ਇਸ option ਵਿੱਚ ਜਾਣਾ ਹੈ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉੱਥੇ ਤੁਸੀਂ ਜਿਹੜਾ ਆਪਣਾ net ਹੈ ਉਹਦੇ ਤੇ ਕੀ select ਕਰ ਰੱਖਿਆ ਹੈ one sim ਜਾਂ ਫਿਰ two sim

ਕੀ ਕੀ ਇਹ ਇੱਕ number ਹੈ ਉਹ ਆਇਡੀਆ ਦਾ ਹੈ, Okay sir ਤੇ sir ਕੀ ਮੈਂ ਜਾਣ ਸਕਦੀ ਹਾਂ ਕਿ ਜਿਹੜਾ ਤੁਹਾਡਾ mobile data ਇਹ ਤੇ ਚੱਲ ਰਿਹਾ ਹੈ ਉਹ two G ਹੈ three G ਹੈ ਜਾਂ ਫਿਰ five G ਲੱਗਿਆ ਹੋਇਆ ਇਹਦੇ ਤੇ

ਠੀਕ ਹੈ sir phone ਦੇ ਵਿੱਚ ਇਹ setting ਠੀਕ ਹੈ ਕਿ ਤੁਹਾਡੀ ਜਿਹੜੀ complaint ਹੈ register ਉਹ ਕਰ ਲਈ ਹੈ। ਠੀਕ ਹੈ ਅਮ ਮੈਂ ਕੀ ਮੈਂ ਤੁਹਾਡਾ ਨਾਮ ਜਾ~ ਜਾਣ ਸਕਦੀ ਹਾਂ

Sorry sir ਤੁਹਾਡੀ ਆਵਾਜ਼ ਕੱਟੀ ਗਈ Triple seven double six five double four ਇਹੀ number ਹੈ sir ਠੀਕ ਹੈ sir ਤੇ sir ਕੀ ਮੈਂ ਤੁਹਾਡੀ location ਜਾਣ ਸਕਦੀ ਹਾਂ। Okay sir ਤੇ sir ਮੈਂ ਤੁਹਾਡੀ ਜਿਹੜੀ complaint ਹੈ ਉਹ register ਕਰ ਲਈ ਹੈ ਕੁਛ ਦਿਨਾਂ ਵਿੱਚ ਤੁਹਾਡੇ ਜਿਹੜੇ area ਦੇ ਵਿੱਚ ਸਾਡੇ engineer ਅਹ visit ਕਰਕੇ ਦੇਖਣਗੇ ਕਿ ਅਸਲ ਦੇ ਵਿੱਚ ਜਿਹੜੀ ਇਹ ਪਰੇਸਾਨੀ ਹੈ ਉਹ ਕਿਉਂ ਹੋ ਰਹੀ ਹੈ ਨਹੀਂ sir ਜਿਹੜੀ ਤੁਹਾਡੀ problem ਹੈ ਅਮ please ਤੁਸੀਂ ਸਾਨੂੰ ਥੋੜ੍ਹਾ ਜਿਹਾ ਵਕਤ ਦਓ। ਤੇ ਤੁਹਾਨੂੰ ਜੋ ਵੀ ਇਸ time problem ਹੋ ਰਹੀ ਆ ਉਹਦੇ ਲਈ ਮਾਫ਼ੀ ਮੰਗਦੀ ਹਾਂ, ਤੇ ਤੁਹਾਨੂੰ ਜੋ problem ਹੈ, ਉਹ ਦੁਬਾਰਾ ਨਹੀਂ ਹੋਏਗੀ i hope ਕਿ ਜਿਹੜੇ ਸਾਡੇ engineer ਨੇ visit ਕਰਕੇ ਇਸਨੂੰ solve ਕਰ ਸਕਣਗੇ। ਜ਼ਰੂਰ sir ਤੁਸੀਂ ਸਾਨੂੰ please ਛੇ ਤੋਂ ਸੱਤ ਦਿਨ ਦਓ ਤੇ ਛੇ ਤੋਂ ਸੱਤ ਦਿਨ ਦੇ ਵਿੱਚ ਇਹ ਜਿਹੜੀ ਤੁਹਾਡੀ problem ਹੈ, ਉਹ definitely sir solve ਹੋ ਜਾਵੇਗੀ।

ਇਸ ਲਈ ਵੀ ਮਾਫ਼ੀ ਮੰਗਦੀ ਹਾਂ ਤੁਹਾਡੇ ਤੋਂ ਅਹ ਤੁਸੀਂ please ਇੱਕ ਮਿੰਟ ਲਈ line ਤੇ ਰਹੋਂਗੇ, ਮੈਂ ਤੁਹਾਡਾ system ਤੇ ਜਿਹੜਾ check ਕਰਕੇ ਦੱਸ ਸਕਦੀ ਹਾਂ ਕਿ ਏਦਾਂ ਕਿਉਂ ਹੋ ਰਿਹਾ ਹੈ ਤੇ ਤੁਸੀਂ line ਤੇ ਬਣੇ ਰਹਿਣਾ sir Sir ਜਿੱਦਾਂ ਮੈਂ sir ਦਰਅਸਲ ਸਾਡੇ system ਦੇ ਵਿੱਚ ਹੀ ਇਹ problem ਹੈ, ਜਿਹਦੇ ਕਰਕੇ ਜਿਹੜਾ ਤੁਹਾਡਾ ਪੂਰਾ data ਹੈ ਉਹ ਹੈ। ਤਾਂ net ਵੀ ਇਸ ਲਈ ਨਹੀਂ ਚੱਲ ਰਿਹਾ ਕਿਉਂਕਿ ਇੱਥੇ ਸਾਡੇ system ਵਿੱਚ ਇਹ ਦਿਖਾਇਆ ਜਾ ਰਿਹਾ ਸੀ ਕਿ ਜਿਹੜਾ ਤੁਹਾਡਾ data ਹੈ, ਉਹ use ਹੋ ਚੁੱਕਿਆ ਸੀਗਾ। Sir ਅਹ ਮੈਂ ਮਾਫ਼ੀ ਚਾਹੁੰਦੀ ਹਾਂ ਇਸ issue ਦੇ ਲਈ sir ਅਮ but ਤੁਸੀਂ ਤੁਹਾਡੀ help ਕਰਨ ਦੇ ਵਾਸਤੇ ਜਿਹੜਾ ਤੁਹਾਡਾ ਇੱਕ ਤੇ ਇੱਕ ਮਹੀਨੇ ਦਾ ਤੁਹਾਨੂੰ data ਜਿਹੜਾ ਉਹ ਦੋ GB free ਦੇ ਸਕਦੇ ਹਾਂ sir ਕਿ ਤੁਸੀਂ ਵੀ ਖ਼ੁਸ਼ ਹੋਵੋ, ਤੇ ਤੁਹਾਡਾ ਜਿਹੜਾ data unlimited ਸੀਗਾ ਤੁਹਾਨੂੰ ਉਹ ਵੀ ਵਾਪਸ ਦੇ ਦਿੱਤਾ ਜਾਵੇਗਾ sir ਦੇ ਬਾਅਦ ਕੋਈ ਪਰੇਸਾਨੀ ਆਈ ਹੈ ਸਾਡੇ ਕੋਲੋਂ ਸਾਡੇ ਜਿਹੜੇ ਅਮ technicians ਨੇ ਤੁਹਾਡੀ site ਤੇ ਆ ਕੇ ਜਿੰਨੇ ਵੀ net issues ਨੇ ਉਹ resolve ਕਰ ਦਿੱਤੇ ਜਾਣਗੇ। ਤੇ ਇਸ ਤੋਂ ਇਲਾਵਾ ਤੁਹਾਨੂੰ ਜਿਹੜਾ ਦੋ GB data free ਵੀ ਦਿੱਤਾ ਜਾ ਰਿਹਾ ਹੈ ਤੁਹਾਨੂੰ ਤੇ ਜਿਹੜਾ ਤੁਹਾਨੂੰ ਨਵਾਂ ਨਵਾਂ status ਹੋਏਗਾ, ਮਤਲਬ ਨਵਾਂ data ਉਹ ਵੀ ਤੁਹਾਨੂੰ ਵਾਪਸ ਕੀਤਾ ਜਾਏਗਾ sir ਦੋ ਮਹੀਨੇ ਦੀ validity ਦੇ ਨਾਲ ਕਹਿਣਾ ਚਾਹੁੰਦਾ ਹਾਡੇ ਪੰਜਾਬ ਦੇ ਵਿਦਿਆਲਿਆਂ ਬਾਰੇ ਕਿਉਕਿ ਜੋ ਅੱਜ ਕੱਲ ma'am ਦਿਖ ਰਿਹਾ ਕਿ ਪੰਜਾਬ ਦੇ ਵਿਦਿਆਲਯ ਵਿਚ ਜੋ ਪੜਾਈ ਦਾ ਇਕ ਸਤਰ ਹੈਗਾ ਉਹ ਬਹੁਤ ਹੀ ਵਧੀਆ ਚਲ ਰਿਹਾ। ਜੋ ਪਹਿਲੇ ਟਾਇਮਾਂ ਵਿਚ ਸਾਡੇ time ਤੇ ਜੋ ਪੜਾਈਆਂ ਹੁੰਦੀਆਂ ਸੀ ਉਹਦੇ ਨਾਲੋ ਹੁਣ ਦੇ ਸਕੂਲਾਂ ਵਿਚ ਪੜਾਈ ਵੀ ਬਹੁਤ ਵਧੀਆਂ ਹੋ ਰਹੀ ਐ teacher ਵੀ ਅੱਜਕਲ ਬਹੁਤ ਵਧੀਆ ਨੇ ਜੋ ਅਧਿਆਪਕ ਹੈਗੇ ਐ ਬਹੁਤ ਵਧੀਆ ਅਧਿਆਪਕ ਆ ਇਸ time ਜੋ ਵੀ ਅਹ ਪੜਾਈ ਕਰਵਾ ਰਹੇ ਆ ਬਹੁਤ ਵਧੀਆ ਇਕ ਸਰਕਾਰ ਨੇ ਸਹੂਲਤਾਂ ਵੀ ਸਕੂਲਾਂ ਵਿਚ ਬਹੁਤ ਦੇ ਤੀਆਂ। ਕਿਉਕਿ ਜਦੋ ਅਸੀਂ ਸਕੂਲਾਂ ਵਿਚ ਜਾਂਦੇ ਸੀ ਅਸੀਂ ਤਾਂ ਆਪਣੇ ਘਰੋਂ ਬੋਰੀਆਂ ਲੈ ਕੇ ਜਾਂਦੇ ਸੀ ਨਾ ਉਥੇ ਕੋਈ ਬਹਿਣ ਦਾ ਨਾ ਕੋਈ ਪਾਣੀ ਪੀਣ ਦਾ ਨਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸਹੂਲਤਾਂ ਉਸ time ਤੇ ਨਹੀਂ ਦਿੱਤੀਆਂ ਜਾਂਦੀਆਂ ਸੀ। ਜੋ ਸਕੂਲੇ ਪੜ੍ਹਣ ਜਾਂਦੇ ਸੀ ਬੱਚੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਸਹੂਲਤਾਂ ਉਸ time ਤੇ ਨਹੀਂ ਮਿਲੀਆਂ ਜਾਂਦੀਆਂ ਸੀ ਪਰ ਇਸ ਵਕਤ ਜੋ ਵੀ ਸਹੂਲਤਾਂ ਹੈਗੀਆਂ ਬਹੁਤ ਵਧੀਆਂ ਪੰਜਾਬ ਸਰਕਾਰ ਮੁਹੱਈਆ ਕਰਾ ਰਹੀ ਐ। ਪੰਜਾਬੀ ਸਕੂਲਾਂ ਵਿਚ ਪੜਾਈ ਇਸ time ਜੋ ਵੀ ਹੈ ਬਹੁਤ ਵਧੀਆਂ ਚਲ ਰਹੀ ਐ। ਤੇ ਅੱਗੇ ਆਣ ਜੋ ਵੀ ਸਾਡੇ ਕਿਉਂਕਿ ਜੋ ਸਾਡੇ ਪੰਜਾਬ ਸਾਡੇ ਦੇਸ਼ ਹਿੰਦੁਸਤਾਨ ਦਾ ਜੋ ਵੀ ਅੱਗੇ ਆਣ ਵਾਲਾ future ਹੈਗਾ ਉਹ main ਸਾਡਾ

ਵਧਾਣਗੇ ਤੇ ਇਹ ਇਕ ਬਹੁਤ ਹੀ ਸ਼ਲਾਘਾਯੋਗ ਸਾਡਾ ਕਦਮ ਐ ਸਾਡੀ ਪੰਜਾਬ ਸਰਕਾਰ ਦਾ ਕਿ ਜੋ ਵੀ ਸਕੂਲਾਂ ਵਿਚ ਇਸ ਪੰਜਾਬੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਵਾਂ ਉਹ ਜੋ ਵੀ ਸਾਡੇ private ਸਕੂਲ ਐ ਉਨ੍ਹਾਂ ਦੇ ਬਰਾਬਰ ਤੇ ਬੱਚਿਆਂ ਨੂੰ ਬਿਲਕੁਲ ਇਕ ਦੁਪਹਿਰ ਦੇ ਵੇਲੇ ਦਾ ਭੋਜਨ ਵੀ ਉਥੇ ਮੁਹੱਈਆ ਕਰਾਇਆ ਜਾ ਰਿਹਾ। ਬਹੁਤ ਹੀ ਵਧੀਆਂ ਇਕ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਤੇ ਭੋਜਨ ਦਾ ਸਤਰ ਵੀ ਬਹੁਤ ਅੱਛਾ ਹੈ। ਅੱਛਾ ਤਰੀਕੇ ਨਾਲ ਬਣਾ ਕੇ ਉਨ੍ਹਾਂ ਨੂੰ ਸਾਫ ਸਫਾਈ ਨਾਲ ਬਿਲਕੁਲ ਅਹ ਬੱਚਿਆਂ ਨੂੰ ਪਰੋਸਿਆ ਜਾਂਦਾ ਐ ਭੋਜਨ

ਆਪਣੀ ਮਿਹਨਤ ਨਾਲ ਬੱਚਿਆਂ ਨੂੰ ਪੜਾ ਰਹੇ ਆ ਬਿਲਕੁਲ ਹੀ ਅੱਛੇ ਤਰੀਕੇ ਨਾਲ ਇਸ time ਜੋ ਵੀ ਸਕੂਲਾਂ ਵਿਚ ਪੜਾਈ ਚੱਲ ਰਹੀ ਆ ਬਹੁਤ ਵਧੀਆ ਚੱਲ ਰਹੀ ਆ। ਤੇ ਇਨ੍ਹਾਂ ਬੱਚਿਆਂ ਵਿਚੋਂ ਹੀ ਅੱਗੇ ਆਉਣ ਵਾਲੇ time ਤੇ doctor ਵੀ ਬਣੇਗਾ ਕੋਈ engineer ਬਣੇਗਾ ਕੋਈ ਕਿਸੇ ਆਪਣੀ line ਵਿਚ ਜਾ ਕੇ ਆਪਣਾ ਸਾਡੇ ਪੰਜਾਬ ਪ੍ਰਦੇਸ਼ ਦਾ ਮਾਣ ਵਧਾਏਗਾ ਤੇ ਪੰਜਾਬ ਦੀ ਇਸ time ਜੋ ਸਕੂਲਾਂ ਵਿਚ ਪੜਾਈ ਆ ਉਹ ਬਹੁਤ ਵਧੀਆ ਚੱਲ ਰਹੀ ਆ ਮੈਂ ਖੁਦ ਦੇਖਦਾ ਆ ਜੋ ਵੀ ਬੱਚੇ ਬਹੁਤ ਅੱਛੇ ਤਰੀਕੇ ਨਾਲ ਪੜ ਰਹੇ ਆ ਪਰ ਸਾਡੇ time ਤੇ ਇਹ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਸੀ ਉਸ ਤੇ ਬਹੁਤ ਹੀ ਮਾੜਾ ਹਾਲਤ ਸੀ ਸਕੂਲਾਂ ਦੀ ਕੱਚੇ ਕਮਰਿਆਂ ਵਿਚ ਹੀ ਬਹਿਣਾ ਪੈਂਦਾ ਸੀ ਕਿਸੇ ਵੀ ਤਰਾਂ ਦਾ ਕੋਈ ਸਹੂਲਤ ਉਸ time ਨਹੀਂ ਹੁੰਦੀ ਸੀ ਪਰ ਅੱਜ ਦੇ time ਤੇ ਸਹੂਲਤਾਂ ਬਹੁਤ ਅਁਛੀਆਂ ਚੱਲ ਰਹੀਆਂ ਤੇ ਹੋਰ ਵੀ ਵਧੀਆ ਹੋ ਰਹੀਆਂ ਕਿਉਂਕਿ ਹੁਣ computer ਵੀ ਲੱਗ ਗਏ ਪੰਜਾਬੀ ਸਕੂਲਾਂ ਵਿੱਚ ਹਰ ਤਰ੍ਹਾਂ ਦੀ librarysports ਬਿਲਕੁਲ ਵਧੀਆ ਖੇਲਾਂ ਕੂਦਾ ਬਿਲਕੁਲ ਅੱਛੇ ਤਰੀਕੇ ਨਾਲ ਕਰਾਈਆ ਜਾਂਦੀਆਂ ਬੱਚਿਆਂ ਨੂੰ ਬਹੁਤ ਵਧੀਆ ਤਰੀਕਾ ਇਹ ਪੰਜਾਬ ਸਰਕਾਰ ਦਾ

ਤੇ ਬੱਚਿਆਂ ਨੂੰ ਹੁਣ ਤੇ ਟਿਊਸ਼ਨਾਂ ਦੀ ਵੀ ਇੰਨੀ ਜ਼ਰੂਰਤ ਨਹੀਂ ਪੈ ਰਹੀ ਜੋ ਕਿਉਂਕਿ ਪੰਜਾਬੀ ਸਕੂਲਾਂ ਵਿੱਚ ਇਸ time ਪੜ੍ਹਾਈ ਦਾ ਪੱਧਰ ਬੜਾ ਚੰਗਾ ਚੱਲ ਰਿਹਾ ਤੇ ਅਮ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਐ ਹਾਡੇ ਪੰਜਾਬ ਸਰਕਾਰ ਦਾ ਜੀ ਤੇ ਜੋ ਵੀ ਕਿਉਕਿ ਬੱਚੇ ਅੱਜ ਕੱਲ ਮਾਂ ਬਾਪ ਕਹਿੰਦੇ ਕਿ private ਸਕੂਲਾਂ ਵਿਚ ਪੜਾਈ ਬਹੁਤ ਵਧੀਆਂ ਜੀ ਪੰਜਾਬੀ ਸਕੂਲਾਂ ਨੂੰ ਉਨ੍ਹਾਂ ਦੇ ਦਰਜੇ ਤੇ ਨਹੀਂ ਰੱਖਿਆ ਜਾਂਦਾ ਪਰ ਜੋ ਮੈਂ ਦੇਖਿਆ ਕਿ ਪੰਜਾਬੀ ਸਕੂਲਾਂ ਦੀ ਪੜਾਈ ਵੀ ਬਹੁਤ ਵਧੀਆਂ ਇਸ time ਤੇ ਜੇ ਜਰੂਰੀ ਨਹੀਂ ਹੈ ਕਿ ਜਿੰਨੇ ਬੱਚੇ ਨੇ ਪੜਨਾ ਐ ਨਾ ਉਹ ਪੰਜਾਬੀ ਸਕੂਲਾਂ ਵਿਚ ਵੀ ਪੜ ਕੇ ਇਕ ਚੰਗੇ ਆਪਣੇ ਮੁਕਾਮ ਜਿੰਦਗੀ ਵਿਚ ਹਾਸਿਲ ਕਰ ਸਕਦਾ ਐ ਜਰੂਰੀ ਨਹੀ ਹੈ ਕਿ ਉਹ private ਸਕੂਲ ਵਿਚ ਹੀ ਪੜ ਕੇ ਜਾਂ ਅੰਗਰੇਜੀ ਪੜ ਕੇ ਈ ਇਕ ਅੱਛਾ ਮੁਕਾਮ ਹਾਸਿਲ ਕਰੇਗਾ ਜਿੰਦਗੀ ਵਿਚ ਉਹ ਆਪਣੀ ਪੰਜਾਬੀ ਸਕੂਲਾਂ ਵਿਚ ਵੀ ਪੜ ਕੇ ਕਈ ਸਾਡੇ ਇਥੇ ਮੇਰੇ ਪਿੰਡ ਦੇ ਮੇਰੇ ਇਲਾਕੇ ਦੇ ਬੱਚੇ ਕੋਈ teacher ਲੱਗਿਆ ਹੋਇਆ ਕੋਈ army ਵਿਚ ਐ ਕੋਈ ਰੇਲਵੇ ਵਿਚ ਐ ਅੱਛੇ job ਕਰ ਰਹੇ ਐ ਤੇ ਇਹ ਕੋਈ ਜਰੂਰੀ ਨਹੀ ਐ।

ਏ ਜੋ media ਹੈ ਕਿ ਜਿਹੜੇ ਲੋਕੀ, ਨਾ ਕੋ ਚੰਗੀਆਂ ਗੱਲਾਂ ਕਰਨ ਵਾਲਿਆ ਨੂੰ ਜਿਆਦਾ ਉਤਸ਼ਾਹਿਤ ਨਹੀਂ ਕਰਦੇ। ਬਸ ਯੇ ਇਕ publicity ਓ ਜਿਆਦਾ ਬੰਦੇ ਕਰਦੇ ਹੈਨਾ ਉਨ੍ਹਾਂ ਨੂੰ ਜਿਆਦਾ ਅੱਗੇ ਵਧਾਇਆ ਜਾਂਦਾ ਐ ਕਿ ਸਾਡੇ news ਜਿਆਦਾ ਤੋਂ ਜਿਆਦਾ view ਹੋਣ ਜਿਆਦਾ ਤੋਂ ਜਿਆਦਾ ਲੋਕਾਂ ਦੇਖਣ ਸਾਡੀਆਂ ਨਿਊਜਾਂ ਨੂੰ ਬਸ ਇਕ ਸਨਸਨੀ ਖੇਜ ਜੀ ਨਿਊਜਾਂ ਬਣਾਣੀਆਂ ਐ ਉਹ ਵੀ ਕਿਹੇ ਨੂੰ ਵੀ ਜਿੱਦਾਂ ਹੁਣ ਅਸੀਂ ਦੇਖਦੇ ਆ ਜੀ ਉਰਫੀ ਜਾਵੇਦ ਵਰਗੇ ਜੀ ਬੰਦੇ ਕਿਹਦੇ ਸਾਡੇ ਇਥੇ ਪੰਜਾਬ ਵਿਚ ਜੀ ਵਿੱਕੀ ਥੋਮਸ ਜੀ ਇਨ੍ਹਾਂ ਨੂੰ ਜਿਹੜੇ ਬੱਸ ਜੀ ਅੱਗ ਲਾਉਣ ਵਾਲੀਆਂ ਗੱਲਾਂ ਕਰਦੇ ਆ ਇਕ ਦੂਜੇ ਨੂੰ ਭੜਕਾਉਣ ਵਾਲੀਆਂ ਗੱਲਾਂ ਕਰਦੇ ਆ ਉਨ੍ਹਾਂ ਨੂੰ ਜਿਆਦਾ ਤੋਂ ਜਿਆਦਾ ਇਹ news ਵਾਲੇ ਆਪਣੇ ਨਿਊਜਾਂ ਵਿਚ ਆਪ ਤਰਜੀਹ ਦੇ ਰਹੇ ਆ ਤੇ ਜਿਹੜੇ ਬੰਦੇ ਲੋਕੀ ਹਾਡੇ ਦੇਸ਼ ਬਾਰੇ ਚੰਗੇ ਕੰਮ ਕਰਦੇ ਆ ਉਨ੍ਹਾਂ ਦਾ ਕੋਈ ਖਬਰ ਵਿਸਥਾਰ ਲੈਣ ਵਾਲਾ ਹੁੰਦਾ ਨੀ ਬਸ ਜੀ ਅੱਜ ਕੱਲ ਬਾਕੀ ਸਰਕਾਰ ਨੂੰ ਚਾਹੀਦਾ ਆ ਜੋ ਵੀ ਅਸ਼ਲੀਲਤਾ ਇਸ time ਫੈਲਾਈ ਜਾ ਰਹੀ ਐ social media ਰਸਤੇ ਅਸੀਂ ਦੇਖ ਰਹੇ ਆ ਕਿ ਸਾਡੇ ਜੋ ਵੀ ਰਿਸ਼ਤੇਦਾਰ ਹੈਗੇ ਆ ਉਨ੍ਹਾਂ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ social media ਖਾਸ ਤੌਰ facebook ਵਗੈਰਾ ਤੇ youtube ਤੇ ਇਹ ਚੀਜਾਂ ਬਹੁਤ ਗਲਤ ਹੈਗੀਆਂ ਇਹ ਬਹੁਤ ਗਲਤ ਆ ਦੀਆਂ news ਤੇ ਵੀ ਸਾਡੀ ਆਣ ਵਾਲੀ ਜਵਾਨੀ ਤੇ ਵੀ ਜਵਾਨ ਬੱਚੇ video ਦੇਖ ਕੇ ਗਲਤ ਰਾਸਤਾ ਵਿਚ ਪੈ ਜਾਂਦੇ ਤੇ ਇਹ ਚੀਜਾਂ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਇਨ੍ਹਾਂ ਤੇ ਕੋਈ ਨਾ ਕੋਈ ਸਰਕਾਰ ਨੂੰ ਠੋਸ ਕਦਮ ਲੈਣਾ ਚਾਹੀਦਾ ਇਨ੍ਹਾਂ ਤੇ ਸਖਤ ਕਾਰਵਾਈ ਹੋਣੀਆਂ ਚਾਹੀਦੀਆਂ ਬਾਕੀ ਸਾਡੇ

ਗਲਤ ਲੋਕਾਂ ਨੂੰ ਜੋ ਅੱਗੇ ਵਧਾ ਰਹੇ ਆ ਉਹ ਬੰਦ ਹੋਣਾ ਚਾਹੀਦਾ ਹੁਣ ਤੁਸੀ ਦੇਖੋ ਕਿ ਉਰਫੀ ਜਾਵੇਦ ਵਰਗੇ ਜੀ ਕਈ ਗੰਦੇ ਮੰਦੇ ਕਪੜੇ ਪਾ ਪੂ ਕੇ ਉਨ੍ਹਾਂ ਦੀਆਂ daily ਕੋਈ ਨਾ ਕੋਈ video ਰੋਜ ਦੀਆਂ ਅਹੀ ਦੇਖ ਰਹੇ ਆ ਕੋਈ ਨਾ ਕੋਈ video ਪਾਈ ਜਾਂਦੀ ਐ ਉਨ੍ਹਾਂ ਦਾ ਕੋਈ ਇਸ ਦੇਸ਼ ਵਾਸਤੇ ਕੋਈ ਯੋਗਦਾਨ ਨਹੀ ਐ ਤੇ ਨਾ ਹੀ ਉਹ ਕਿਸੀ ਇਸ ਦੇਸ਼ ਵਾਸਤੇ ਕੋਈ ਚੰਗਾ ਕੱਦ ਚੁੱਕ ਰਹੇ ਐ ਤੇ ਬਾਕੀ ਅਸੀ ਜੋ ਵੀ ਇਹ ਚੀਜਾਂ ਹੈਗੀ ਆ ਏ ਹੁਣ ਅਸੀਂ ਮੇਰੇ ਇਥੇ ਹੀ ਲੈ ਲੋ ਜੀ ਪਠਾਨਕੋਟ ਸਰਕਾਰੀ hospital ਦੀ ਮੈਂ ਗੱਲ ਕਰ ਲਾਂ ਉਥੇ ਵੀ ਅਖਬਾਰਾਂ ਤੇ daily ਆ ਜਾਂਦਾ ਜੀ news ਵਿਚ ਵੀ ਆ ਜਾਂਦਾ ਜੀ ਇੱਦਾਂ doctor ਨੇ ਕਦੀ ਕੀਹੇ ਮਰਜੀ ਨੂੰ ਕੁਛ ਕਹਿ ਤਾਂ ਜੀ ਕਦੀ ਕਿਹੇ ਮਰਜੀ ਨਾਲ ਗਲਤ ਹੋ ਗਿਆ ਜੀ ਪਰ ਮੈਂ ਜਿੰਨੀ ਵਾਰੀ ਵੀ ਗਿਆ ਆਪਣੇ hospital ਸਰਕਾਰੀ ਹਸਪਤਾਲ ਜਿੰਨੀ ਵਰੀ ਵੀ ਗਏ ਆ ਮੈਨੂੰ ਕਿਸੀ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਕਿ doctor ਵੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਾਡਾ ਹਾਲ ਚਾਲ ਦੇਖਦੇ ਆ ਕਿ ਸਾਡੀ ਤਬੀਅਤ ਕਿੱਦਾਂ ਦੀ ਐ ਕਿੱਦਾਂ ਦੀ ਨਹੀਂ। ਦਵਾਈਆਂ ਵੀ ਆਪਣੀਆਂ ਅੰਦਰੋਂ ਵੀ ਜਿਆਦਾਤਰ ਅੱਜ ਕਲ ਮਿਲ ਜਾਂਦੀਆਂ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਦਵਾਖਾਨਾ ਖੁੱਲਿਆ ਖੋਲਿਆ ਹੈ ਉਨ੍ਹਾਂ ਤੇ ਬਹੁਤ ਹੀ ਸਸਤੀਆਂ ਦਵਾਈਆਂ ਸਾਨੂੰ ਉਪਲੱਭਧ ਹੋ ਰਹੀਆਂ। ਇਲਾਜ ਵੀ ਬਹੁਤ ਵਧੀਆ ਹੋ ਰਿਹਾ doctor ਵੀ ਕੋਈ ਇਨ੍ਹਾਂ ਮੈਂ ਤੇ ਜਿੰਨੀ ਵਾਰੀ ਵੀ hospital ਗਿਆ ਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਬਸ ਇਹ ਐ ਜੀ ਇਕ ਅੱਧਾ ਬੰਦਾ ਕੋਈ ਆਹ ਬੰਦੇ ਨੇ ਆਪਣੀ ਵੀ ਗਲਤੀ ਹੁੰਦੀਆਂ ਇਹ ਜਰੂਰੀ ਨਹੀਂ ਕਿ ਹਰ ਵਾਰੀ doctor ਦੀ ਹੀ ਗਲਤੀ ਹੋਵੇ ਕਈ ਵਾਰੀ ਆਪਣੀਆਂ ਵੀ ਗਲਤੀਆਂ ਕਿਹੇ ਬੰਦੇ ਕੋਲ ਹੁੰਦੀਆਂ ਐ ਉਹ ਬਸ news ਵਾਲਿਆ ਨੇ ਬਸ ਡਾਕਟਰਾਂ ਦੇ ਮਗਰ ਹੱਥ ਧੋ ਕੇ ਪੈ ਜਾਣਾ ਜੀ ਇੱਦਾਂ ਕਰਤਾ ਜੀ doctor ਨੇ ਗਰੀਬ ਬੰਦਿਆਂ ਨਾਲ ਧੱਕਾ ਕਰਤਾ ਜੀ ਪੈਹੇ ਮੰਗਲੇ ਮੇਰੇ ਕੋਲ ਮੈਂ ਦਸ ਬਾਰਾਂ ਵਾਰੀ hospital ਆਪਣੇ ਸਰਕਾਰੀ ਹਸਪਤਾਲ ਗਿਆ ਪਰ ਮੈਨੂੰ ਕਿਸੇ ਵੀ doctor ਨੇ ਅੱਜ ਤੱਕ ਇਕ ਰੁਪਿਆ ਨਹੀਂ ਮੰਗਿਆ। ਬਸ ਇਕ ਦਸਾਂ ਰੂਪੇ ਦੀ ਪਰਚੀ ਕਟਾਉਦੀ ਐ ਤੇ ਉਥੇ ਦਵਾਈਆ ਜੋ ਲਿਖ ਦਿੰਦੇ ਆ ਉਹ ਅੰਦਰੋਂ ਹੀ ਜਿਆਦਾਤਾਰ ਮਿਲ ਜਾਂਦੀਆਂ ਇਕ ਅੱਧੀ ਜੋ ਬਾਹਰੋਂ ਲੈਣੀਂ ਵੀ ਪੈਂਦੀ ਐ ਸੌ ਡੇਢ ਸੌ hello

ਸਾਸਰੀ ਕਾਲ ਕੀ ਹਾਲ ਆਯ ਹਨ ਜੀ ਸਾਸਰੀ ਕਾਲ ਵਾਦੇਯਾ ਤੁਸੀਂ ਦਾਸੁ ਥੇਕ ਹੋ ਹਨ ਜੀ ਕੀ ਕਰ ਰਹੀ ਸੀਗੀ

ਬਰੀ ਸਬ ਕੁਛ ਦਸ ਰਹੀ ਸੇ ਕੀੜਾ ਕਿਵੇਯਨ ਬਾਨੀ ਬਾਨੀ office ਕਾਫੀ ਦਸ ਰਹੀ ਸੇ ਓਹੀ ਦਖ਼ ਰਹੀ ਸੇ ਹਨ ਜੀ ਟੀ ਮੀਨੁ ਵੇ ਨਾ ਟੋਪਿਕ ਮਿਲਯਾ ਸੇ ਗਾ ਕੀਰੇਨ ਬੀੜੀ ਟੀ ਮੈਂ ਕਿਯਾ ਚਲੋ ਦੀਦੀ ਨਾਲ ਦਿਸ੍ਛੁਸ ਕਰ ਲੇਡੀ ਆਂ

ਨੀ ਵਾਦੇਯਾ ਕੀਤਾ ਚਲੋ ਤੁਸੀਂ ਕੀਤਾ ਮਨ ਵੇ ਥੋਰਾ discuss

ਗੀ ਜਿਦਾਂ ਕੀ ਕੀਰੇਨ ਵਾਦੀ ਦਾ ਜਨਮ ਦੇਣ ਹਨ ਗਾ ਨੁਓੰ ਸੂਚੀ ਉਨੀ ਸੋ ਉਨਾਜਾ ਨੂ ਹੂਯ ਸੇ ਗਾ ਅਮਰਤ ਸੇਰ ਵੇਚ ਹਾਨ

ਏਨਾ ਡੀ ਜੇਰੀ ਪਿਤਾ ਜੀ ਨੀ ਓਪੇਰ੍ਕਾਸ਼ਟ ਪੇਸ਼੍ਵ੍ਰੀ ਟੀਚਾਰ ਨੋ ਦੇ ਬਹਨਾ

ਵੇਚੁਨ ਡੋਜੀਨੰਬਰ ਦੇ ਬਾਤੇ ਸੇ ਗੀ ਮਾਤਾ ਪੇਰਾਮੇ ਡੀ ਕੋਲ ਹੂਯ ਸੇ ਹਨ ਜੀ ਟੀ ਆਪ ਆਪ ਟੀ ਮੇਰਟ ਸੇਰ ਡੀ ਸੰਤ ਕਰ ਟੀ ਭਲਾਈ ਕਰ ਜਾਨ ਚੁਣ ਵੇ ਰੁਜੀ ਹਮਮ ਬੇਰੇਜ ਬੇਟੀ ਨਾਲ ਵੇਯਾਈ ਗੀ ਕਿਰਣ ਆਇਕ ਤੇ ਦੇ ਮਨ ਵੇ ਹੈਂ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

ਉਨੀ ਸੋ ਨਾਨੇੰਯਨ ਡੀ ਵੇਚ ਉਨਾ ਦੇ ਮਾਨ ਕਾ ਦੇਹਾਤ ਹੂ ਗਯਾ ਟੀ ਓਆਪ੍ਨ੍ਯਨ ਪਿਤਾ ਡੀ ਨਾਲ ਹੇ ਰਹ੍ਦ੍ਯਨ ਸ ਕਿਰਣ ਬੀਜੀ ਦਾ ਆਪਣੀ ਬਹਨਾ ਨਾਲ ਸਸਿ ਜੋ ਕੀ ਕਾਨਿਦਾ ਡੀ ਵੇਚ ਫੁਲੋਸ੍ਫੀ ਉਦਯ ਆਪ ਖਨਾਲ ਲੰਡਨ ਰਹਨ ਦੇ ਰਹੀ ਰੀਤਾ ਸੁਨਸ ਫ੍ਰੋੰਸੇ ਸੇਸ੍ਕੂ ਵਾਸੀ ਅਨੂੰ ਨਾਲ ਬਾਰਾ ਹੇ ਪ੍ਯਾਰ ਸੇ ਅਪ੍ਨਿਯਾਂ ਬਹਨਾ ਡੀ ਨਾਲ

ਜੀ ਆਇਕ ਹੀ ਆਇਕ ਕਾਸ਼ੁਰੀ ਡੀ ਰੂਪ ਵੇਚ ਨੇੰਤੇ ਸਿਕ੍ਸ੍ਤੇ ਸਿਕ੍ਸ ਤਨੀ ਜੇਪਿਓਂ ਦਾ ਤਰਕ ਪਹਨਾਯਾ ਗਯਾ ਸੇ ਗਾ ਹਨ ਨਾ

juniar tensess ਦਾ ਇਜਾਜ਼ ਪਹਨਾਯਾ ਗਯਾ ਸੇ ਗਾ

ਸਿਕ੍ਸ੍ਤੀ ਨਿਨੇ ਵੇਚ ਓਰ ਨਿਨੇਤੀਨ ਸੇਵੇਂਤੀ ਏਇਘ੍ਤ ਵੇਚ ਵੇਬੇਨ ਰਾਜੇਸ਼ਟ ਸੇਨ੍ਤੇਰ੍ਯਨ ਜਮ ਜਾਮ੍ਪੇਉਣ ਸ਼ਿਪ ਡੀ ਵੇਚ ਕਈ ਖਿਤਾਬ ਵੇ ਜੇਤੀ ਉਨਾ ਨੀ ਹਾਨਾ

ਹੁਣ ਤੂੰ ਬਾਦ ਉਨਾ ਉਨਾਨੀ ਦਿਲੀ ਵੇਚ ਘੁਹਾ ਚੰਡੀ ਘੁਰ ਹਮ ਮੇਨ੍ਜ਼ੁਰਾ ਵੇਚ ਸੇਵਾ ਵੇ ਕੀਤੀ ਹਨ ਜੀ ਹਨ ਜੀ ਬਿਲਕੁਲ ਜਿਦਾਂ ਕੀ ਉਨਾ ਨੀ ਆਪਣਾ career ਦੇਖੇਯਾ ਜੇ ਥਾਂ ਚਨਾ ਕਰੀਂ ਖਾਤੇਯਾਂ ਡੀ ਵੇਚ ਆਇਕ ਸਹਾਇਕ ਪੁਲਿਕੇ ਡੀ ਕਦੇਂ asp ਸ਼ੁਰੂ ਕੀਤਾ ਅਤੀ ਜਿਦੁਨ ਉਨਾਸੀ ਡੀ ਵੇਚ ਰਸ੍ਤ ਪਤੀ ਪੁਲਿਕੇ ਮਾਦ੍ਲੇ ਜੀਤੇਯਾ ਟੀ ਇਸ ਤੂੰ ਬਾਦ ਊਪੇਚ੍ਯ ਦਿਲੀ ਚਲੀ ਗੀ ਜੇਠੀ ਉਨਾ ਨੀ ਉਰਤਾਂ ਬੁਰੁਦ ਬੇਰਾੜਨ ਲੈ ਕਮੀ ਲ੍ਯਾਂਦੀ ਟੀ ਇਸ ਤੂੰ ਬਾਦ ਤ੍ਰਿਫਿਕ ਪੁਲਿਕੇ ਦਿਲੀ ਵੇਚੁਨ ਉਨੀ ਸੋ ਬੇਆਸੇਦੇਯਾਂ ਇਸ਼ਿਇਆ ਦੇ ਖਾਦਾ ਟੀ ਘੁਯਾ ਵੇਚ ਰਸ੍ਤ ਮੁਨ੍ਦੇਲ੍ਮੁਖੀ ਦੇ meeting ਟੀ ਉਨੀ ਸੋ ਤੇਰਾਸੀ ਡੀ ਵੇਚ ਤ੍ਰਿਫਿਕ ਪੇਰ੍ਵੇਂਦਾਂ ਦੇ ਨ੍ਘ੍ਰਾਨੀ ਵੇ ਕੀਤੀ ਟੀ ਦਿਲੀ ਦੀ ਪੁਲਿਕੇ ਦੇਪ੍ਤੀਕੈਮੇਸ੍ਟਰ ਡੀ ਤੁਰ ਟੀ ਉਸ੍ਨੀ ਨਸ਼ੀਲੀ ਪੇਰ੍ਦ੍ਰਦਾ ਡੀ ਖਿਲਾਫ਼ ਆਇਕ ਮੁਹਿਮ ਵੇ ਸ਼ੁਰੂ ਕੀਤੀ ਸੇ ਟੀ ਜੇਤੀ ਉਨਾ ਨੂ ਹਮਮ ਨਾਵੇਈ ਦਿਲੀ ਪੁਲਿਕੇ ਫ਼ੌਨ੍ਦੇਅਤਿਓਨ ਵੇਖ੍ਸ਼ੇਟ ਵੇ ਹੂਯ ਜੋ ਕੀ ਪੂਰੀ ਤਰ੍ਹਾਂ ਨਾ

ਕੇਈ ਸੁਧਾਰ ਕੇਤੀ ਇਨਾ ਨੀ ਨਿਨਿਤੀ ਨਿੰਤੀ ਫੋਉਰ ਵੇਚ ਰਹੀ ਹਾਨਾ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

ਸਯੁਕਤ ਰਸ ਚ police ਦਾ ਪ੍ਰਮੁਖ ਹੋ ਸਯੁਕਤ ਰਸ ਦੇ ਸ਼ਾਂਤੀ ਸ਼ਾਥਾਪਨ ਅਭਿਹਾਂ ਵਿਬਾਘ ਦਾ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

ਆਯ ਟੀ ਜਾਨੁਆਰੀ ਦੋ ਹਜ਼ਾਰ ਪੰਦ੍ਰ ਵਿਚ ਸਜੀ ਪਾਖੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਸੇ ਓਸ ਨੀ ਪਾਰਟੀ ਮੁਖ ਓਹਦੀ ਦੇ ਓਮਿਦ੍ਵਾਰ ਵਜੋ ਦੋ ਹਜ਼ਾਰ ਪੰਦ੍ਰ ਦੇ ਵਿਚ ਦੇਹਲੀ ਵਿਦਾਨ ਸਭਾ ਚੋਣ ਵਿਚ ਇਸ੍ਫਾਲਤਾ ਲਾਏ ਚੋਣ ਵੇ ਲਾਰੀ ਸੇ ਓਹਨਾ ਨੀ ਹਾਂਜੀ ਬਚਪਨ ਦੇ ਓਹਨਾ ਦੇ ਜੀ ਬਚਪਨ ਸ਼ਿਕ੍ਸ਼ਾ ਕਿਰਣ ਵੇਦੀ ਪੇਸ਼ਾਵਰ ਮਤਲਬ ਪਾਲੀ ਭਾਰੀ ਸੀਗੀ ਹੈਨਾ ਆਇਕ ਵਡੀ ਪਰਿਵਾਰ ਸੀਗੀ ਟੀ ਮਤਲਬ ਓਹ ਆਇਕ ਟੀ ਮਤਲਬ ਆਇਕ ਪਿਯਾਰ ਭਰੇ ਸੁਰਕ੍ਸ਼ਿਤ ਮੁਹਾਲ੍ਲ੍ਯ ਵਿਚ ਪਾਲੀ ਭਾਰੀ ਸੇ ਪਰਿਵਾਰ ਦੇ ਕੋਲ ਓਹਨਾ ਦੇ ਕਾਫੀ ਜ਼ਮੀਨ ਧਰਮਸ਼ਾਲਾ ਹੈਨਾ ਟੀ ਲੋਗ ਦਾ ਸੇਵਾ ਜੇਵੀ ਹੋਟਲ ਵੇ ਸੀਗੀ ਟੀ ਓਹ ਕ੍ਯ੍ਕ੍ਲੇ ਟੀ ਸ੍ਕਾਪ ਹੋਤ ਸਕੂਲ ਗੋਵੇਰ੍ਨ੍ਮੇੰਟ ਕੋਲ੍ਲੇਗੇ ਜਾਂਦੀ ਸੀਗੀ ਟੀ ਬਾਦ ਵਿਚ ਓਹਨਾ ਨੀ ਪੋਰੀ ਲੂਣਾ ਮਾਪ ਟੀ ਸੁਵਿਧਾ ਤਕ ਪੁਹਂਚ ਗਏ ਸੇ ਟੀ ਆਵੇ ਦੇ ਅਫਸਰ ਟੀ ਓਪ੍ਯਾਗ ਕਰਦੀ ਹੋਏ ਓਹਨਾ ਨੀ ਤੁਨਾਮਾਤੇ ਜਿਤੀ ਟੀ ਮਤਲਬ ਜਿਤੀ ਟੀ ਓਨ੍ਦੀ ਯਾਤਰਾ ਵੇ ਕੀਤੀ ਸੇ ਟੀ ਆਯ ਤੁਨਾਮਾਤੇ ਦੇ ਦੋਰਾਨ ਕਿਰਣ ਨੂ ਖੀਲ ਸੰਗਤਾ ਨਾਲ ਪਿਯਾਰ ਹੋ ਗਯਾ ਸੇ ਜਿਨਾ ਨੂ ਯੋਗਤਾ ਦੇ ਬਜਾਏ ਓਹਨਾ ਨੀ ਕਲੋ ਦੇ ਪਾਰਾਤ੍ਮਿਕਾ ਵੇ ਦਿਤੀ ਸੇ ਹਾਂਜੀ ਹਾਂਜੀ ਬਿਲਕੁਲ ਟੀ ਓਹ ਹਲਕੀ ਯਾਦ ਕਰਦੀ ਆਯ ਕੀ ਸਰਕਾਰੀ ਪਿਸ਼੍ਤਾਚਾਰ ਮੇਰਾ ਪਹਲਾ ਵ ਵ ਇਨਾ ਅਫਸਰ ਕਰਨ ਮੇਰੇਤੁ ਬਰੀ ਮੋਕ਼ੀ ਖੁਚੀ ਟੀ ਅੰਮ੍ਰਿਤਸਰ ਤੋ ਚੰਡੀਗੜ੍ਹ ਆ ਆਗਏ ਸੀਗੀ ਟੀ ਇਥੀ ਓਸ ਨੂ ਪੰਜਾਬ ਉਨਿਵੇਰ੍ਸਿਟੀ ਚੰਡੀਗੜ੍ਹ ਵਿਚ ਖੇਡਾਂ ਦੇ ਨਾਲ ਨਾਲ ਅਕਾਦਮਿਕ ਵਾਜ਼ੀਫ਼ ਵੇ ਮਿਲਯਾ ਟੀ professor ਜੀ ਸੇ ਅੰਨਾਦ ਟੀ MM ਪੂਰੀ ਜਿਥਯ ਦੇ ਅਪਾ ਪਰ੍ਹਾਡੇ ਓਹਨਾ ਰਾਜ੍ਨੇਤੀ ਸ਼ਾਸ੍ਟਰ ਵਿਚ MA ਕੀਤੀ ਟੀ ਬਾਦ ਮੋਕ਼ੀ ਮੁਕ਼ਾਬ੍ਲਾਯ ਵਿਚ ਓਹ ਪ੍ਰਸਿਧ ਵਾਕੇਲ ਮਾਕ੍ਸ ਦੇ ਵਿਰਾਧੀ ਤਰਦੀਦ ਅਗੋ ਸ਼ੁਸਮਾ ਸਵ੍ਰਾਜੀ ਨਾਲ ਭਿਰ੍ਡੀ ਵੇ ਰਹੀ ਹੈਹਾਂਜੀ ਟੀ ਪ੍ਰਕਾਸ਼ ਨਾਲ ਜੇਰੀ ਓਹਨਾ ਦੇ ਪਰਿਵਾਰ ਕੋਲ ਵਿਯਾਸ੍ਤਰ ਵਿਵਾਸਤਾ ਵਿਚ ਮਦਦ ਵੇ ਕਰਦੀ ਸੇ ਹੋਰ ਤੇਨ੍ਨਿਸ ਵੇ ਖੇਲਦੇ ਸੇ ਹੈਨਾ ਹਾਂਜੀ ਹਾਂਜੀ ਟੀ ਬੇਦੀ ਨੀ ਦਾਦਾ ਮੁਨੀ ਲਾਲ ਦੇ ਪਾਰਿਵਾਰਿ ਵਿਵਾਸਤਾ ਨੂ ਨਿਮੰਤ੍ਰਿਤ ਕੀਤਾ ਟੀ ਅਪਨੀ ਪਿਤਾ ਨੂ ਭਾਟਾ ਵੇ ਡਿਟ ਟੀ ਜਦ ਬੇਦੀ ਦੇ ਵਾਦੀ ਬੇਹਨ ਦਾ ਜੇਰੀ ਸ਼ਸ਼ੀ ਨੀ ਸਾਕ੍ਰੇੰਡ ਹੋਤ ਕੋਨ੍ਫ੍ਰੇੱਸ ਸਕੂਲ ਅੰਮ੍ਰਿਤਸਰ ਵਿਚ ਦਾਖਲਾ ਲੀਤਾ ਟੀ ਓਹਨਾ ਨੀ ਆਯ ਪਤਾ ਵੇ ਕਤ ਦਿਤਾ ਟੀ ਹਲਕੀ school ਦੇ ਓਹਨਾ ਵਿਚ school ਓਹਨਾ ਦੇ ਘਰ ਤੋ ਸੋਲਾ ਕਿਲੋਮੀਟਰ ਦੂਰ ਸੇ ਗਾ ਟੀ ਸ਼ਸ਼ੀ ਦੇ ਮਾਤਾ ਪਿਤਾ ਮਨਾ ਕਰਦੀ ਸੇ ਮਨਦੀ ਸੇ ਹੈਨਾ

ਓਹ੍ਨ੍ਦਾ ਮਨਾ ਸੀਗਾ ਕੀ ਓਹਨਾ school ਦਾ ਤੁਲਣਾ ਵਿਚ ਬੇਹਤਰ ਸ਼ਿਕ੍ਸ਼ਾ ਪਰਧਾਨ ਕਰਦਾ ਟੀ ਮੁਨੀ ਲਾਲ ਅਪਨੀ ਪੋਟੀ ਨੂ high school ਵਿਚ ਪ੍ਰਹ ਦੇ ਖਿਲਾਫ਼ ਸੀਗੀ ਟੀ ਹਲਕੀ ਪ੍ਰਕਾਸ਼ ਲਾਲ ਟੀ ਵਿਤਾਤ ਘੋਸ਼ਣਾ ਲਾਏ ਘੋਸ਼ਣਾ ਹੋਰ ਕਿਰਣ ਸਮੀਤ ਅਪਨੀ ਬੇਟਿਯਾਂ ਨੂ school ਵਿਚ ਦਾਖਲਾ ਦਿਲਾਯਾ ਓਹਨਾ ਨੀ ਹਾਂਜੀ ਟੀ ਬੇਦੀ ਨੀ ਆਪਣੀ ਰਸਮੀ ਪਢ਼ਾਈ ਉਨਿਸੋ ਚੁਰਾਂਜਾ ਵਿਚ ਅੰਮ੍ਰਿਤਸਰ ਦੇ ਸਾਕ੍ਰ੍ਤਾਦ ਹੇਆਰਟ ਕਾਨ੍ਵੇੰਟ ਸਕੂਲ ਵਿਚੋ ਕੀਤੀ ਆਯ ਟੀ ਓਹਨੀ ਹੋਰ ਪਰਤ ਕਰਨ ਤੂ ਬਹਿਰ ਦਿਯਾ ਗਾਤੀਦਿਯਾਂ ਦੇ ਨਾਲ ਨਾਲ ਨਤਿਓਨਲ ਕੈਨ੍ਦੇਤ ਕੋਰ ਵਿਚ ਹਿਸਾ ਲਿਯਾ ਓਹਨੀ ਸਚ੍ਤੇਰਡ ਹੇਆਰਟ ਵਿਗ੍ਯਾਂ ਦੇ ਪੇਸ਼ਕਸ਼ ਨਹੀ ਕਰਦਾ ਸੇ ਇਸ ਦੇ ਵਾਜਾ ਇਸ ਦਾ ਘਰੇਲੋ ਨਾਮ ਦਾ ਵਿਸ਼ਾ ਸੇ ਜਿਸ ਵਿਚ ਓਹ ਦੇਸ਼ ਲਾਰ੍ਕਿਯਾਂ ਨੂ ਚੰਗਿਯਾ ਘਰੇਲੋ ਔਰਤਾਂ ਬਨਾਨਾ ਸੇ ਟੀ ਜਦੋ ਓਹ ਨੋਵੀ ਜਮਾਤ ਵਿਚ ਸੇ ਟੀ ਬੇਦੀ ਨੀ ਕਾਮਰੀ ਵਿਚ ਕੈਮ੍ਬ੍ਰਿਦ੍ਗੇ ਕੋਲ੍ਲੇਗੇ ਵਿਚ ਦਾਖਲਾ ਲਿਯਾ ਜੋ ਕੀ ਆਇਕ ਪ੍ਰਿਵਾਤੇ ਸੰਸਤਾ ਹੈ ਜੋ ਗਿਯਾਂ ਦੇ ਸਿਖਯ ਪਰਧਾਨ ਕਰਦਾ ਸੇ